ਤੇ ਤੁਹਾਡਾ ਮਾਲ ਜੋ ਹੈ

product ਦਾ number ਤੁਸੀਂ ਮੈਨੂ ਅਹ send ਕਰਦੋ ਤੇ ਮੈਂ ਉਹਨੂੰ check ਕਰ ਕਰ ਲੈਂਦਾ ਹੈਗਾ ਠੀਕ ਹੈ ਮੈਂ sir ਤੁਹਾਨੂੰ ਆਪਣੇ product ਦਾ number ਦੇ ਦੇਣੀ ਆ but sir ਮੈਂ ਇੱਕ ਚੀਜ਼ ਹੋਰ ਜਾਨਣਾ ਚਾਹੁੰਦੀ ਹਾਂ ਕੀ ਜਦੋਂ ਇਹ ਤੁਹਾਨੂੰ product change ਵਾਸਤੇ ਦੇ ਰਹੀ ਹਾਂ ਇਹਦਾ process ਕੀ ਹਾ ਮਤਲਬ ਇਹ ਕਦੋਂ ਤੱਕ ਤੁਹਾਡਾ ਬੰਦਾ ਮੇਰੇ ਕੋਲੋਂ ਲੈਗਾ or ਕਦੋਂ ਤੱਕ ਮੈਨੂੰ ਨਵਾਂ fresh set ਆਏਗਾ ਕਿਉ ਨਕੀ ਇਹ set ਮੈਂ ਮੰਗਵਾਇਆ ਸੀ ਅੱਗੇ gift ਕਰਨ ਵਾਸਤੇ ਕਿਸੀ ਦੀ anniversary ਤੇ ਮੈਨੂੰ gift ਕਰਨਾ ਸੀ ਇਹ piece set ਕੀ ਤੁਸੀਂ ਪਹਿਲੇ ਮੈਨੂੰ ਦੱਸ ਸਕਦੇ ਹੋ ਕੀ ਇਹ set ਕਦੋਂ ਤੱਕ ਮੇਰੇ ਕੋਲ properly return ਹੋ ਕੇ ਆਇਗਾ ਕਿੰਨੇ ਦਿਨਾ ਵਿੱਚ ਜੀ ਮੈਂ ਮਾਫ਼ੀ ਚਾਹੁੰਦਾ ਹਾ ਕੱਲ ਤੁਹਾਡਾ ਜੋ ਹੈ ਤੁਹਾਡੇ ਕੋਲ ਆਦਮੀ ਆਈਗੇ delivery boy ਉਹ ਤੁਹਾਡੇ ਕੋਲੋਂ collect ਕਰ ਲਵੇਗਾ

ਵੀ ਜਲਦੀ ਤੋਂ ਜਲਦੀ ਦੋ ਦਿਨਾ ਵਿੱਚ ਤੁਹਾਡੇ ਕੋਲ ਨਵਾਂ set ਪਹੁੰਚ ਜਾਏ ਇਹ ਪੂਰੀ ਕੋਸ਼ਿਸ ਰਹੇਗੀ ਸਾਡੀ

ਉਹ ਦੇ ਰਹੀ ਹਾਂ ਕੀ ਤੁਸੀਂ ਮੇਰੀ please ਉਸ ਤੇ ਇੱਕ complaint ਪਾ ਦਿਓ number ਹੈ six seven nine three four one ਜੀ madam ਮੈਂ number note ਕਰ ਲੀਤਾ ਮੈਂ ਤੁਹਾਡੇ ਕੋਲ ਬੰਦਾ ਕੱਲ ਕੱਲ ਜਦੋਂ ਵੀ ਪਹੁੰਚ ਜਾਏਗਾ ਅਹ parcel collect ਕਰ ਲਵੇਗਾ ਤੁਹਾਡੇ ਕੋਲੋਂ

ਦੋ ਦਿਨਾ ਚ ਪਹੁੰਚ ਜਾਏ ਉਹ ਅੱਛੀ condition ਵਿੱਚ ਪਹੁੰਚੇ ਕੋਈ ਵੀ ਦਿੱਕਤ ਨੀ ਹਵੇਗੀ ਤੁਹਾਨੂੰ ਅੱਛੀ ਤੋਂ ਅੱਛੀ ਚੀਜ਼ ਭੇਜਣ ਦੀ ਕੋਸ਼ਿਸ਼ ਕਰਦੇ ਹਾਂ ਅਮ ਕਿਸੀ ਤਰਾਂ ਤੁਹਾਡੇ ਕੋਲ ਚੀਜ਼ ਪਹੁੰਚ ਨਹੀ ਨਹੀ sir ਗਲਤ ਚੀਜ਼ ਨਹੀ ਹੈ ਚੀਜ਼ ਉਹੀ ਆਈ ਹੈ ਮੇਰੇ ਕੋਲ but ਉਹ ਚੀਜ਼ ਜਿਹੜੀ ਹੈ ਟੁੱਟੀ ਹੋਈ ਆਈ ਹੈ ਮਤਲਬ

ਉਹੀ ਮੈਂ ਚਾਹੁੰਦਾ ਮੈਂ ਕਿਹ ਰਿਹਾ ਸੀ ਕੀ ਤੁਹਾਡੇ ਕੀ ਹੈ ਟੁੱਟਾ ਪਹੁੰਚ ਗਿਆ ਹੈ ਤੇ ਇਸ ਕਰਕੇ ਤੁਹਾਨੂੰ ਬਹੁਤ ਹੀ ਤਕਲੀਫ਼ ਹੋਈ ਹੈ ਵੀ ਤੁਸੀਂ ਤੁਹਾਨੂੰ ਪਰੇਸ਼ਾਨੀ ਹੋਈ ਹੈਗੀ ਹੈ

ਕੱਲ ਹੀ ਆਏਗਾ ਤੁਹਾਡੇ ਕੋਲ ਤੇ ਅਹ sir ਮੈਂ ਇਹ ਜਾਣ ਸਕਦੀ ਹਾਂ ਕੀ ਜਿਹੜਾ ਉਹ delivery boy ਮੇਰੇ ਕੋਲ ਆਇਗਾ ਉਹ ਮੇਰੇ ਤੱਕ ਕਿੰਨੇ ਵਜੇ ਤੱਕ ਆਇਗਾ ਯਾ ਮੇਰੇ ਘਰ ਆਉਣ ਤੋਂ ਪਹਿਲੇ ਕਿਆ ਉਹ ਮੈਨੂੰ call ਕਰਕੇ

ਵੀ ਉਹ ਤੁਹਾਡੇ number ਤੇ call ਕਰੇਗਾ WhatsApp ਤੁਹਾਡੇ ਇਸ phone number ਤੇ call ਕਰ ਦੇਗਾ ਤੇ ਤੁਹਾਡੇ ਕੋਲੋਂ ਪੁੱਛ ਲੇਗਾ ਤਾਹੀ ਪਹੁੰਚੇ ਗਾ ਤੁਸੀਂ ਜਦੋਂ ਕਹੋਗੇ ਦੁਪਹਿਰ ਕਹੋਗੇ ਦੁਪਹਿਰ ਸ਼ਾਮੀ ਕਹੋਗੇ ਸ਼ਾਮੀ ਪਹੁੰਚੇਗਾ ਤੁਹਾਡੇ ਕੋਲ ਠੀਕ ਹੈ sir ਕਿਉਂਕਿ ਮੈਂ ਚਾਹੁਣੀ ਹਾਂ ਕੀ ਜਿਸ time ਤੁਹਾਡਾ delivery boy ਆਏ ਉਹਨੂੰ ਮੈਂ parcel ਆਪਣੇ ਹੀ ਹੱਥਾਂ ਨਾਲ ਦਿਆਂ ਤੇ sir sir ਕੀ ਉਹ ਜਿਸ ਤਰ੍ਹਾਂ ਮੇਰੇ ਕੋਲੋਂ ਇਹ delivery ਦਾ parcel ਲੈਕੇ ਜਾਇਗਾ ਕੀ ਉਹ ਮੈਨੂੰ ਕੋਈ form ਦੇਗਾ sign ਕਰਕੇ ਕੀ ਮੈਂ ਤੁਹਾਡੇ ਕੋਲੋਂ form ਅਹ parcel ਲੈਕੇ ਜਾ ਰਿਹਾਂ ਵਾ or ਤੁਹਾਨੂੰ return ਆਇਗਾ parcel ਨਵਾਂ ਨਹੀ ਉਹ ਤੁਹਾਨੂੰ ਸਿਰਫ ਇੱਕ ਕਾਪੀ ਦੇਗਾ ਉਹ ਕਾਪੀ ਉਹਨੂੰ ਤੁਸੀਂ ਉਹਨੂੰ sign ਕਰਕੇ ਦੇ ਦੇਣਾ ਤੇ ਉਹ ਤੁਹਾਡਾ parcel ਲੈ ਜਾਵੇਗਾ

ਉਹ check ਕਰ ਲਵੇਗਾ parcel ਕੀ ਹਾਲਤ ਹੈਗੀ ਉਸਦੀ ਉਹ ਵੀ ਦੇਖ ਲਵੇਗਾ ਉਹ ਲਈ ਜਾਵੇਗਾ ਉਹ ਜਲਦੀ ਤੋਂ ਜਲਦੀ ਤੁਹਾਡੇ ਕੋਲ ਅਸੀਂ parcel ਪਹੁੰਚਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਡਾ ਇਹ ਚੀਜ਼ ਵਾਸਤੇ ਬਹੁਤ ਬਹੁਤ ਧੰਨਵਾਦ ਕੀ ਤੁਸੀਂ ਮੇਰੀ problem ਨੂੰ ਬਹੁਤ ਸਹਿਜ ਸੁਭਾ ਨਾਲ ਸੁਣਿਆ or ਮੇਰੀ problem ਦਾ ਜਲਦੀ ਤੋਂ ਜਲਦੀ solution ਦੇ ਰੇ ਓ ਤੇ ਜਦੋਂ ਮੇਰੇ ਕੋਲ parcel ਪਹੁੰਚੇ ਗਾ ਤੇ ਮੈਂ ਇੱਕ ਵਾਰੀ ਦੁਬਾਰਾ ਇਸਨੂੰ check ਕਰਕੇ call ਕਰਕੇ ਵੇਖਾਂਗੀ ਦੱਸਾਂਗੀ ਓਰ even parcel ਸਹੀ condition ਵਿੱਚ ਆਏਗਾ ਇਹ ਮੇਰਾ life ਦਾ first time ਦਾ parcel ਹੈਗਾ ਜੋ ਮੈਂ online ਮੰਗਵਾਇਆ ਸੀ ਇਸਤੋਂ ਪਹਿਲਾਂ ਮੈਂ ਕਦੇ parcel ਨੀ ਮੰਗਵਾਇਆ ਸੀ ਮੈਨੂੰ ਇਸੀ ਚੀਜ਼ ਦਾ

record ਸੀ ਮਤਲਬ ਮਨਵਾਉਣ ਦਾ ਉਹ ਅੱਛਾ ਨੀ ਰਿਹਾ but ਤੁਹਾਡੇ ਨਾਲ ਗੱਲ ਕਰਕੇ ਮੈਨੂੰ ਤਸੱਲੀ ਹੋਗੀ ਹੈ ਕੀ company ਸਾਡੀ ਜਿਹੜੀ request ਹੈਗਾ ਹੈ ਸਾਡੀ problem ਹੈਗੀ ਹੈ ਉਹ ਸੁਣਦੀ ਹੈ

ਧੰਨਵਾਦ ਤੁਸੀਂ ਸਾਡੇ ਉੱਪਰ ਵਿਸ਼ਵਾਸ ਕੀਤਾ ਤੁਸੀਂ ਅਮ parcel ਦਾ ਅਮ ਤਾਗ ਜਿਹੜਾ ਲੱਗਿਆ ਹੋਇਆ ਉਹਨੂੰ

ਤੇ ਉਹ ਆਇਗਾ ਦੇਖ ਲੇਗਾ tag check ਕਰ ਲਵੇਗਾ ਤੇ ਉਹ ਵਾਪਿਸ ਜਾਵੇਗਾ ਤੁਹਾਡੇ ਕੋਲੋਂ

ਦੁਬਾਰਾ parcel ਮੰਗਵਾਉਣ ਵਾਸਤੇ ਧੰਨਵਾਦ ਬਹੁਤ ਬਹੁਤ thank you sir ਮੈਂ ਕੋਸ਼ਿਸ਼ ਕਰਾਂਗੀ ਕੀ ਅੱਗਿਓਂ ਦੀ ਵੀ ਮੈਂ ਤੁਹਾਡੀ ਹੀ site ਤੋਂ ਸਮਾਨ ਮੰਗਵਾ ਵਾਂ ਤੁਸੀਂ ਇੱਕ customer ਦੀ problem ਨੂੰ ਸੁਣਿਆ or ਉਸਦੀ problem ਨੂੰ ਜਲਦੀ ਤੋਂ ਜਲਦੀ solve ਕਰਨ ਦੀ ਕੋਸਿਸ਼ ਕੀਤੀ ਹੈ ਧੰਨਵਾਦ most welcome

ਹਾਂਜੀ sir ਕੀ ਹਾਲ ਹੈ ਜੀ

ਬੱਸ ਵਧੀਆ ਜੀ ਵਧੀਆ

ਮੈਂ ਵੀ ਇੱਧਰ ਆਇਆ ਹੋਇਆ ਖੇਤਾਂ ਚ ਆਇਆ ਹੋਇਆ

ਤਾਜ਼ੀ ਹਵਾ ਨੀ ਥੋੜਾ ਕੰਮ ਕਰ ਰਹੇ ਹਾਂ

ਵਧੀਆ ਖੇਤੀਬਾੜੀ ਦਾ ਕੰਮ ਕਰਨਾ ਹੋਰ ਖੇਤੀਬਾੜੀ ਦਾ ਕੰਮ ਥੋੜਾ ਜਾ ਕਰ ਲਈਏ ਹਮ ਹਮ ਹੁਣ ਤਾਂ ਨਹੀਂ ਤਾਂ ਸਾਧਨ ਹੀ ਬਹੁਤ ਆਗੇ ਹਾਂ ਖੇਤੀਬਾੜੀ ਤਾਂ ਹੁਣ ਬਹੁਤ ਸਾਧਨ ਆ ਪਹਿਲਾਂ ਦੇਖੋ ਕਿੰਨਾ ਹੱਥੀ ਕੰਮ ਕਰਦੇ ਸੀਗੇ ਸਾਰਾ ਹੁਣ ਤਾਂ ਮਸ਼ਨਰੀ ਆਗੀ technology change ਹੁੰਦੀ ਜਾਂਦੀ ਹੈ

ਹਾਂਜੀ ਦੇਖੋ ਪਹਿਲਾਂ ਕਿੱਦਾਂ ਬਲਦਾਂ ਨਾਲ ਕਰਦੇ ਹੁੰਦੇ ਸੀਗੇ

ਵੀ ਕਰਦੇ ਤੇ ਆਪ ਵੀ ਪਹਿਲਾਂ ਬਲਦਾਂ ਨਾਲ ਕੰਮ ਕਰਦੇ ਰਹੇ ਹਾਂਜੀ ਹਾਂ ਪਰ ਹੁਣ ਤਾਂ ਮਸ਼ੀਨਾ ਆਗੀਆਂ ਘੰਟੇ ਦਾ ਘੰਟਿਆ ਦਾ ਕੰਮ ਮਿੰਟਾਂ ਵਿੱਚ ਹੁੰਦਾ ਹਾਂਜੀ ਹਾਂ

ਤੁਸੀਂ ਦੇਖੋ ਨਾ ਪਹਿਲੇ time ਦੇ ਵਿੱਚ ਕਿਵੇਂ ਕਰਦੇ ਹੁੰਦੇ ਸੀਗੇ ਸਾਝਰੇ ਉੱਠ ਜਾਣਾ ਸਾਝਰੇ

ਬਲਦਾਂ ਨੂੰ ਲੈ ਕੇ ਖੇਤਾਂ ਚ ਜਾਣਾ ਹੋਲੀ ਹੋਲੀ ਕਰਨਾ ਉਹਨਾ ਨੂੰ ਪੂਰਾ

ਹੁਣ ਤਾਂ technology ਇੰਨੀ ਆਗੀ ਮਸ਼ੀਨਰੀ ਇੰਨਾ ਆਗੀ ਲੋਕਾਂ ਨੇ ਤਾਂ ਮਿੱਟੀ ਓ ਨਹੀਂ ਪੈਂਦੀ ਹੁਣ ਕੱਪੜੇਆਂ ਨੂੰ

ਹਾਂਜੀ ਹਾਂ ਸਾਰਾ ਸਾਰਾ ਦਿਨ

ਦੇਸੀ ਰੇਹ ਸੀ ਰੂੜੀਆਂ ਸੀ

ਹੁਣ ਹੁਣ urea ਚੱਲ ਪਿਆ

ਪਰ ਉਹ ਵੀ ਮਜਬੂਰੀ ਆ ਜੀ ਹੁਣ ਪਾਉਣਾ ਪੈਂਦਾ ਨਹੀਂ ਪਾਉਂਦੇ ਫਸਲ ਖਰਾਬ ਕਰਦੇ ਆਂ ਜਾਨਵਰ ਜਾਂ ਆਹ ਆਪਣਾ ਕਹਿਲੋ ਅਹ ਟਿੱਡੀ ਟੁਡੀ ਲੱਗ ਜਾਂਦੀ ਆ ਜਾਂ ਕੋਈ ਬਿਮਾਰੀ ਲੱਗ ਜਾਂਦੀ ਆ

ਨਾ ਕਿਸਾਨ ਵੀ ਮਜਬੂਰ ਹੈ ਕਿਸੇ ਪਾਸੇ ਜਗ੍ਹਾ ਹਾਂਜੀ ਦੇਖੋ ਖੇਤੀਬਾੜੀ ਨੂੰ ਪਹਿਲਾਂ ਹਰਾ ਇਨਕਲਾਬ ਕਹਿੰਦੇ ਹੁੰਦੇ ਸੀਗੇ ਹਰਾ ਇਨਕਲਾਬ ਪੰਜਾਬ ਚ

ਕਹਿੰਦੇ ਨੇ ਚਲੋ ਥੋਨੂੰ ਪਤਾ ਨੀ ਯਾਦ ਹੋਊ ਨਹੀਂ ਯਾਦ ਹੋਊਗਾ ਹੁਣ ਆਪਣੇ ਜਿਹੜੇ ਤਿਰੰਗਾ ਝੰਡਾ ਹੈ

ਠੀਕ ਹੈ ਤਿਰੰਗੇ ਝੰਡੇ ਦੇ ਤਿੰਨ color ਹੁੰਦੇ ਆ ਹਾਂਜੀ ਹਾਂ ਤਿੰਨ color ਨੇ ਕੇਸਰੀ ਹੋਗਿਆ white ਹੋਗਿਆ green ਹੋਗਿਆ

ਹਰੀ ਕ੍ਰਾਂਤੀ ਵਾਸਤੇ green revaluation

ਪਰ ਹੁਣ ਤਾਂ ਕਿਹ ਲੋ ਵੀ ਸਾਰਾ ਕੁੱਝ ਇੱਕ ਸਾਰ ਹੋਇਆ ਪਿਆ ਮਿਹਨਤਾਂ

ਹੱਥਾਂ ਨਾਲ ਹੀ ਗੋਡੀ ਕਰਦੇ ਸੀਗੇ ਹੱਥਾਂ ਨਾਲ ਗੋਡੀ ਕਰਨੀ ਸਾਰਾ ਕੁੱਝ ਇਸੇ ਤਰ੍ਹਾਂ ਕਰਨਾ

man power ਜਿਆਦਾ ਸੀਗੀ ਹੁਣ ਜਦੋਂ ਫਸਲ ਪੱਕ ਜਾਂਦੀ ਹੈ

ਠੀਕ ਆ ਜੀ ਮਸ਼ੀਨਾ ਆਪਣੇ ਇੱਥੇ ਕਮਬਾਈਨ ਜਿਹਨੂੰ ਕਮ੍ਬਾਈਨ ਕਹਿੰਦੇ ਹੈ ਨਾ ਕਮਬਾਈਨ ਆਗੀ

ਹਾਂ ਨਹੀ ਤਾਂ ਇੱਕ ਇੱਕ ਕਿੱਲਾ ਮਸਾਂ ਹੀ ਤਿੰਨ ਚਾਰ ਮਸਾਂ ਵੱਢਦੇ ਸੀਗੇ

ਬੱਸ ਹੁਣ ਜਿਹੜਾ ਇੱਕ ਕਿੱਲਾ ਦੇਖਲੋ ਮਸ਼ੀਨ ਅੱਧੇ ਘੰਟੇ ਚ ਵੱਢ ਦਿੰਦੀ ਹੈ

ਹਾਂ ਬੇਰੋਜ਼ਗਾਰੀ ਵਧਗੀ ਜੇ ਲੇਬਰ ਲੱਗਦੀ ਸੀ ਚਲੋ ਕੰਮ ਕਰਦੇ ਤੇ ਆਪਣਾ ਉਹ ਕਰਦੇ ਤੇ ਉਹ ਹੁਣ ਮਸ਼ੀਨਾ ਨੇ ਲੈ ਲਈ ਬੰਦਿਆਂ ਦੀ ਜਗ੍ਹਾ

ਇਹਦਾ ਬੜਾ effect

ਹੁਣ ਤੁਸੀਂ ਮੰਨਣਾ ਨੀ ਦੇਖੋ ਨਾ ਹੁਣ ਆਪਾਂ ਸੁਣਨੇ ਚ ਆਉਂਦੇ ਹਾਂ ਕੀ ਜਿਹੜਾ ਜੱਟ ਜਿਮੀਦਾਰ ਖੇਤ ਨੂੰ ਵੱਡ ਕੇ ਅੱਗ ਲਾ ਦਿੰਦਾ

ਠੀਕ ਹੈ ਪਹਿਲੇ time ਚ ਨੀ ਅੱਗ ਲਾਉਂਦੇ ਸੀਗੇ

ਕਿਉਂਕਿ ਉਹ ਕੀ ਕਰਦੇ ਸੀਗੇ ਜਿਹੜੀ ਮਸ਼ੀਨ ਹਨਾ ਜਿਹੜੀ ਆਪਣਾ ਮਸ਼ੀਨ ਫਸਲ ਵੱਡ ਦੀ ਹੀ

ਹਾਂ ਉਹ ਹੱਥਾਂ ਨਾਲ ਐਨ ਥੱਲੇ ਤੋਂ ਵੱਡ ਦੇ ਤੇ ਹਾਂ ਪਹਿਲਾਂ ਹੱਥ ਨਾਲ ਥੱਲੇ ਤੋਂ ਵਢਦੇ ਸੀ ਉਹ ਹੁਣ ਕੀ ਆ